ਇਸ ਆਈ_ਡੀ ਦੇ ਵਿੱਚ ਔਰਤ ਦਿਖਾਈ ਦੇ ਰਹੀ ਹੈ ਔਰਤ ਦੇ ਸਾਹਮਣੇ ਆਦਮੀ ਤੇ ਇਕ ਔਰਤ ਬੈਠੀ ਹੋਈ ਹੈ ਜੋ ਕੀ ਲਾਲ ਰੰਗ ਦੀ ਕੁਰਸੀਆਂ ਤੇ ਬੈਠੇ ਹੋਏ ਹਨ ਇਹ ਕੋਈ ਕੰਮ ਕਰ ਰਹੇ ਇਹਨਾਂ ਦੇ ਮੂਹਰੇ ਬਹੁਤ ਸਾਰੀਆਂ ਦਵਾਈਆਂ ਪਈਆਂ ਜੋ ਕਿ ਡੱਬਿਆਂ ਨੇ ਵਿੱਚ ਬੰਦ ਹੈ ਤੇ ਆਦਮੀ ਖੜਾ ਹੈ ਤੇ ਪਿੱਛੇ ਇਹਨਾਂ ਤੇ ਪੋਸਟਰ ਬਹੁਤ ਸਾਰੇ ਲੱਗੇ ਹੋਏ ਹਨ।

ਇਸ ਤਸਵੀਰ ਦੇ ਵਿੱਚ ਇੱਕ ਜੇ_ਸੀ_ਬੀ ਦਿਖਾਈ ਦੇ ਰਹੀ ਏ ਆਲੇ ਦੁਆਲੇ ਬਹੁਤ ਮਿੱਟੀ ਪਈ ਹੋਈ ਦਿਖਾਈ ਦੇ ਰਹੀ ਐ ਤੇ ਸਾਹਮਣੇ ਗਾਡਰ ਪਏ ਹੋਏ ਹਨ ਜੋ ਕਿ ਲੋਹੇ ਦੇ ਹਨ ਤੇ ਬਹੁਤ ਹੀ ਜ਼ਿਆਦਾ ਮਿੱਟੀ ਦੇ ਬੜੇ ਬੜੇ ਢੇਰ ਲੱਗੇ ਹੋਏ ਭੀ ਦਿਖਾਈ ਦੇ ਰਹੇ ਹਨ।

ਦੇ ਵਿੱਚ ਇੱਕ ਸੋਫਾ ਲੱਗਿਆ ਹੋਇਆ ਹੈ ਤੇ ਇੱਕ ਟੇਬਲ ਵੀ ਪਿਆ ਹੋਇਆ ਹੈ ਇੱਕ ਪੇਟੀਐਮ ਦਾ ਨਿਸ਼ਾਨ--

ਇਸ ਤਸਵੀਰ ਦੇ ਵਿੱਚ ਦੁਕਾਨਾਂ ਦਿਖਾਈ ਦੇ ਰਹੀਆਂ ਹਨ ਦੁਕਾਨਾਂ ਦੇ ਸਾਹਮਣੇ ਸਮਾਨ ਟੰਗਿਆ ਹੋਇਆ ਹੈ ਤੇ ਕੁਝ ਪੋਸਟਰ ਲੱਗੇ ਹੋਏ ਹਨ ਤੇ ਸਾਹਮਣੇ ਬਾਰ ਵੀ ਇੱਕ ਬੜਾ ਬੋਰਡ ਲੱਗਿਆ ਹੋਇਆ ਹੈ ਤੇ ਦੁਕਾਨ ਨੂੰ ਸ਼ੀਸ਼ੇ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਵਿੱਚ ਗੱਡੀਆਂ ਦੇ ਬੋਹੁਤ ਸਾਰੇ ਟਾਇਰ ਪਏ ਦਿਖਾਈ ਦੇ ਰਹੇ ਹਨ ਜਿਹਨਾਂ ਦੇ ਅਲੱਗ ਅਲੱਗ ਰਿੰਮ ਵੀ ਪਏ ਹੋਏ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੇ ਅ ਛੋਟੇ ਛੋਟੇ ਘਰ ਜਿਹੇ ਬਣੇ ਹੋਏ ਹਨ ਤੇ ਸਾਹਮਣੇ ਦੋ ਖੰਭੇ ਲੱਗੇ ਹੋਏ ਹਨ ਪਿੱਛੇ ਕੁਝ ਬੜੇ ਬੜੇ ਦਰਖਤ ਭੀ ਲੱਗੇ ਹੋਏ ਦਿਖਾਈ ਦੇ ਰਹੇਂ--

ਇਸ ਤਸਵੀਰ ਦੇ ਵਿੱਚ ਨਦੀ ਦਿਖ ਰਹੀ ਹੈ ਨਦੀ ਦੇ ਆਲੇ ਦੁਆਲੇ ਬਹੁਤ ਬੜੇ ਪੱਥਰ ਦਿਖਾਈ ਦੇ ਰਹੇ ਹਨ ਤੇ ਆਲੇ ਦੁਆਲੇ ਬਹੁਤ ਬੜੇ ਬੜੇ ਦਰਖਤ ਲੱਗੇ ਹੋਏ ਹਨ ਵਿੱਚ ਹਰਿਆਵਲੀ ਵੀ ਲੱਗੇ ਹੋਏ ਹੈ ਤੇ ਕੁਝ ਰੁੱਖ ਸੁੱਕ ਚੁੱਕੇ ਹਨ।

ਇਸ ਤਸਵੀਰ ਦੇ ਵਿੱਚ ਇੱਕ ਆਦਮੀ ਦਿਖਾਈ ਦੇ ਰਿਹਾ ਹੈ ਜੋ ਇੱਟਾਂ ਦੇ ਉੱਪਰ ਖੜਾ ਹੋਇਆ ਹੈ ਥੱਲੇ ਨਵੇਂ ਘਰ ਦੀ ਮੁਰੰਮਤ ਹੋ ਰਹੀ ਹੈ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਦਿਖਾਈ ਦੇ ਰਹੀਆਂ ਹਨ ਉਹਨਾਂ ਦੇ ਬਾਹਰ ਇੱਕ ਮੋਟਰਸਾਈਕਲ ਖੜਾ ਹੋਇਆ ਇੱਕ ਦੋ ਕੁਰਸੀਆਂ ਵੀ ਪਈਆਂ ਹੋਈਆਂ ਹਨ ਤੇ ਪਾਣੀ ਭਰ ਕੇ ਵੀ ਇਸ ਦੇ ਉੱਪਰ ਰੱਖਿਆ ਹੋਇਆ ਤੇ ਬਾਹਰ ਇੱਕ ਬਹੁਤ ਬੜਾ ਬੋਡ ਲੱਗਿਆ ਹੋਇਆ ਹੈ ਤੇ ਉੱਪਰ ਵੀ ਇੱਕ ਬਹੁਤ ਵੱਡਾ ਬੋਰਡ ਲਗਾਇਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੇ ਲੋਕ ਲਾਈਨ ਦੇ ਵਿੱਚ ਆਦਮੀ ਖੜੇ ਹੋਏ ਹਨ ਤੇ ਇੱਕ ਆਦਮੀ ਹੈਲਮਟ ਪਾਏ ਹੋਏ ਅ ਤੁਰ ਰਿਹਾ ਹੈ ਤੇ ਸਾਹਮਣੇ ਇੱਕ ਅ ਟਰੱਕ ਭੀ ਬੱਸ ਭੀ ਖੜੀ ਹੋਈ ਹੈ ਤੇ ਕੁਝ ਆਲੇ ਦੁਆਲੇ ਖੰਬੇ ਵੀ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਇੱਸ ਤਸਵੀਰ ਦੇ ਵਿੱਚ ਦੁਕਾਨਾਂ ਦਿਖਾਈ ਦੇ ਰਹੀਆ ਹਨ ਦੁਕਾਨਾਂ ਦੇ ਅੰਦਰ ਸਮਾਨ ਪਿਆ ਹੋਇਆ ਹੈ ਤੇ ਬਾਹਰ ਸ਼ੀਸ਼ੇ ਲੱਗੇ ਹਨ ਤੇ ਬਾਹਰ ਗੱਤੇ ਵਾਲੇ ਡੱਬੇ ਵੀ ਪਏ ਹੋਏ ਦਿਖਾਈ ਰਹੇ ਦੇ ਰਹੇ ਹਨ ਤੇ ਊਪਰ ਲਾਈਟ ਲੱਗੀ ਹੋਈ ਦਿਖਾਈ ਦੇ ਰਹੀ ਹੈ।

। ਇਸ ਤਸਵੀਰ ਦੇ ਵਿੱਚ ਕੁਝ ਔਰਤਾਂ ਦਿਖਾਈ ਦੇ ਰਹੀਆਂ ਹਨ ਜਿਹੜਾ ਨੱਚ ਰਹੀਆਂ ਹਨ ਤੇ ਪਿੱਛੇ ਇੱਕ ਸਾਂਪ ਦੀ ਫੋਟੋ ਤੇ ਸ਼ਿਵ ਜੀ ਦੀ ਫੋਟੋ ਦਿਖਾਈ ਦੇ ਰਹੀ ਹੈ ਤੇ ਕੁਝ ਪੱਥਰ ਵੀ ਦਿਖਾਈ ਦੇ ਰਹੇ ਹਨ ਕੁਝ ਹਰੇ ਰੰਗ ਦਾ ਥੱਲੇ ਮੈਟ ਵੀ ਬਿਛਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਕੁਝ ਲੋਕ ਦਿਖਾਈ ਦੇ ਰਹੇ ਹਨ ਤੇ ਕੁਝ ਹਾਰ ਵੀ ਦਿਖਾਈ ਦੇ ਰਹੇ ਹਨ ਜੋ ਪੀਲੇ ਤੇ ਲਾਲ ਫੁੱਲਾਂ ਨਾਲ ਬਣਾਏ ਹੋਏ ਹਨ ਇੱਥੇ ਇੱਕ ਸਟੇਜ ਦਿਖਾਈ ਦੇ ਰਹੀ ਹੈ ਸਟੇਜ ਦੇ ਉੱਪਰ ਕੁਝ ਆਦਮੀ ਖੜੇ ਆ ਤੇ ਉੱਪਰ ਪੱਖਾ ਵੀ ਦਿਖਾਈ ਦੇ ਰਿਹਾ ਐ।